ਬੱਸ ਹੁਣ free time ਸੀ ਨਾ

ਬਸ ਇਵੇਂ

movie movies ਵਗੈਰਾ ਨਾਲ web series ਨਾਲ

ਅੱਛਾ ਕੀ ਵੈਸੇ

bird box ah ਇੱਕ ਮਤਲਬ blind plan ਹੁੰਦਾ ਉਹਨਾ ਦਾ ਤੇ ਜਦੋਂ ਵੀ ਮਤਲਬ ਉਹ

ਮਤਲਬ ਉਹਦੇ ਤੇ ਦੋ ਬੱਚਿਆਂ ਦੀ responsibility ਬਣ ਜਾਂਦੀ ਏ ਇੱਕ ਤਾਂ ਉਹਦੇ ਖੁੱਦ ਦੇ child ਦੀ ਇੱਕ ਕਿਸੇ ਹੋਰ ਦੇ ਬੱਚੇ ਦੀ ਜਿਹੜੀ ਉਸਦੇ ਨਾਲ ਹੀ

ਤੇ ਉਹ ਉਹਦੀ ਵੀ responsibility ਉਸਦੇ ਉੱਤੇ ਹੀ ਪੈ ਜਾਂਦੀ ਏ ਇੱਕ ਤਰ੍ਹਾਂ ਨਾਲ ਉਹ virus ਹੀ ਹੁੰਦਾ

ਤੇ ਉਸ virus ਨਾਲ ਮਤਲਬ ਉਹਨਾ ਦੀ eyes ਚ ਕੁੱਝ effect ਹੁੰਦਾ ਤੇ ਜਿਸ ਨਾਲ ਸਾਰੇ ਹੀ blind fall ਹੋ ਜਾਂਦੇ ਨੇ ਮਤਲਬ ਉਹ ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਨੇ ਉਸ ਚ ਬਸ ਕੁੱਝ ਏਵੇਂ ਦਾ ਹੀ ਆ movie ਚ bird box movie ਚ ok ਮਤਲਬ thriller related movie ਏ

ਮਤਲਬ ਮੈਂ ਕਿਹਾ thriller suspense ਵਾਲੀ movie ਹੈ action ਨਹੀਂ ਹੈ ਜਿਆਦਾ ਨਹੀਂ ਨਹੀਂ action ਨਹੀਂ ਹੈ ਮਤਲਬ ਬਹੁਤ interesting movie ਹੈ ਬਹੁਤ ਜਿਆਦਾ

ਵੀ ਆਪਣੇ ਆਪ ਨੂੰ ਆਪਾਂ ਉਸ ਚ ਹੀ involve ਕਰ ਸਕਦੇ ਆ ਇੰਨੀ ਵਧੀਆ movie ਏ ਬਹੁਤ ਮਤਲਬ ਬਹੁਤ ਕੁੱਝ ਸਿਖਣ ਨੂੰ ਮਿਲਦਾ ਵੀ ਆਪਣੇ ਵੀ ਇੱਕ ਇਕਲਾ ਬੰਦਾ ਵੀ ਕਿਵੇਂ struggle ਕਰ ਸਕਦਾ ਆਪਣੇ ਆਪ ਨੂੰ ਬਚਾਣ ਲਈ okay ਹੋਰ series

ਹੋਰ ਇੱਕ web series ਦੇਖ ਦੇ ਆ ਜਿਵੇਂ ਆਹ money heist ਹੀ last week ਖਤਮ ਕੀਤੀ ਏ ਮਤਲਬ ਉਸ ਦੇ ਵਿੱਚ ਉਹ hostages ਨੂੰ ah ਰੱਖ ਰੱਖ ਲੈਂਦੇ ਨੇ ਬਹੁਤ time ਲਈ

ਇੱਕ mint building ਹੁੰਦੀ ਏ ਜਿੱਥੇ money ਬਣਦੀ ਹੁੰਦੀ ਏ ਤੇ ਉੱਥੇ ਉਸਦੇ ਉਹ ਫਾ ਮਤਲਬ ਜਿਹੜਾ ਉਹਦੇ ਵਿੱਚ main role play ਕਰਦਾ actor ਤੇ ਉਹਦੇ father ਦਾ ਕੋਈ plan ਹੁੰਦਾ

ਬੀ ਆਪਾਂ ah

ਤੇ ਉਹਦੇ father ਨੂੰ ਕਿਸੀ ਬੈਂਕ ਦੇ ਸਾਹਮਣੇ ਹੀ ਗੋਲੀ ਮਾਰ ਦਿੰਦੇ ਨੇ okay robbery type ਹੈ ਮਤਲਬ ਹਾਂਜੀ

ਤੇ ਮਤਲਬ ਉਹ ਫਿਰ ਉੱਥੇ money ਬਣਾਉਂਦੇ ਨੇ ਉਹ ਜਿਹੜੀ machine ਹੁੰਦੀ ਏ

nine million euro may be ਕੁੱਝ ਬਣਾਉਂਦੇ ਨੇ ਉਹ and ਫਿਰ ਉਸ ਨੂੰ ਬਹੁਤ suspense fully ਉਹ ਉਹਨੂੰ ਉਥੋਂ ਮਤਲਬ

ਬਹੁਤ ਜਿਆਦਾ character involve ਹੁੰਦੇ ਨੇ ਇਸ ਚ

ਇੱਕ and berlin and main ਜਿਹੜਾ character ਹੁੰਦਾ ਉਹ professor ਹੁੰਦਾ ਉਹ ਇਸ ਸਾਰੇ plan ਨੂੰ ah

guidelines ਦਿੰਦਾ ਵੀ ਤੁਸੀਂ ਏਦਾਂ ਏਦਾਂ ਕਰਨਾ ਇਸ plan ਚ ਜਿਸ ਚ ਉਹ successful ਹੋ ਜਾਂਦੇ ਨੇ or ਜਿਹੜੀ investigation ਹੁੰਦੀ ਆ ਇਸ ਤੋਂ ਬਾਦ last ਸਾਰੀ ਮਤਲਬ web series ਚ last ਜਿਹੜੀ ਉਹ ਹੁੰਦੀ investigation police ਵਗੇਰਾ through ਉਹ ਵੀ ਨਹੀਂ ਇਸ ਚੀਜ ਨੂੰ judge ਕਰ ਪਾਂਦੇ ਵੀ ਉਹਨਾਂ ਨੇ ਚੋਰੀ ਕਿੱਦਾਂ ਕੀਤੀ ਏ okay interesting ਮੈਂ ਦੇਖਿਆ ਤਾਂ ਹੈਗਾ trailer ah ਹਿੰਦੀ dubbed ਹੈ ਵੈਸੇ ਸਾਰੀ series ਕੇ English ਜਾਂ French type ਕੁੱਝ ਕਿਵੇਂ ਮੈਂ ਕਿਹਾ ਹਿੰਦੀ dubbed series ਏ ਸਾਰੀ

ਇਹ series dubbed ਹੁੰਦੀ ਹੈ ਨਾਂ ਜਿਵੇਂ language ਚ ਹਿੰਦੀ dubbed ਆਉਂਦੀ ਹੈ ਜਾਂ English ਚ ਹੁੰਦੀ ਏ ਹਿੰਦੀ ਚ ਹੈ available ਇਹ

ਮੈਂ ਮੇਰੀ ਤਾਂ favourite ਉਹ ਹੈ

ਬਹੁਤ famous ਹੈ ਉਹ ਵਾਲੀ ਉਸ ਚ ਚਾਰ ਬੱਚੇ

okay ਉਹ

super power related ਹੈ ਇੱਕ ਉਸ ਚ character ਹੈ ਇੱਕ ਬੱਚੀ ਹੁੰਦੀ ਹੈ ਉਹਦਾ ਨਾਮ eleven ਹੁੰਦਾ ਕੀ ਹੁੰਦਾ

hello

ਮਤਲਬ ਜਿਵੇਂ ਕੋਈ ਵੀ ਚੀਜ

ਬਹੁਤ ਵਧੀਆ series ਹੈ ਬਹੁਤ

fifth ਹਲੇ launch ਹੋਣਾ

ਮਤਲਬ boring ਨਹੀਂ ਏ

action

ਇਕ ਵਾਰ

ਮੇਰੀ ਇੱਕ

okay

i think ਮੈਨੂੰ exact

marvel ਦੀ ਬਾਕੀ ਮੈਂ ਸਾਰੀਆਂ

ਹੋਰ captain america

ਸਾਰੇ part hulk ਵਗੇਰਾ ਤਾਂ third part ਸਾਰੇ ਵੇਖੇ ਹੋਏ twenty four

twenty four

okay okay

ਬਹੁਤ ਵਧੀਆ ਇੱਕ ਵਾਰੀ starting ਤੋਂ ਸ਼ੁਰੂ ਕਰੋਂਗੇ ਨਾ ਇੱਕ ਇੱਕ part ਅੱਗੇ ਅੱਗੇ ਜਿਵੇਂ ਜਿਵੇਂ ਦੇਖਦੇ ਜਾਓਗੇ ਓਵੀੰ story ਉਹਦੀ ਥੋਨੂੰ ਪਤਾ ਲਗਦੀ ਜਾਏਗੀ ਹਰ ਹੈ ਤਾਂ story different ਹੈ ਮਤਲਬ ਹਰ ਇੱਕ movie ਚ super hero

ਇੱਕ ਇੱਕ ਕਰਕੇ ਦੇਖਾਂਗੇ ਨਾ story ਉਹਨਾ ਦੀ

okay

ਹੋਰ ਕੋਈ interesting ਜੀ ਹੋਵੇ ਇਹ ਤਾਂ ਮੈਂ ਦੇਖ ਰੱਖੀਆਂ ਸਾਰੀਆਂ ok ਤੁਸੀਂ game over movie ਦੇਖੀ ਆ

Tamil movie

story suspense ਬਹੁਤ ਵਧੀਆ ਹੁਣ ਉਹਨਾਂ ਦਾ ਦਿਖਾਣ ਲਾਗੇ ਹਮ ਉਹ ਵੀ ਬਹੁਤ ਵਧੀਆ game over movie ਚ ਨਾ ਇੱਕ character

ਉਸਨੂੰ

craze ਹੁੰਦਾ ਗੇ video game

ਉਹ ਕੁੜੀ ਦੀ mamma ਹੁੰਦੇ ਨੇ

ਮਤਲਬ mamma ਤੋਂ separate ਰਹਿੰਦੀ ਹੁੰਦੀ ਆ ਅਲੱਗ ਹੀ ਕਿਸੇ ਹੋਰ ਜਗ੍ਹਾ